ਇਸਦੇ ਇਲਾਵਾ ਕਬੱਡੀ ਫੁਟਬਾਲ ਆਦਿ match ਹੁੰਦੇ, ਦੀਵਾਨ ਲੱਗਣੇ ਇਸ ਦਿਨ ਗੁਰਦੁਆਰੇ ਵਿਚ ਭਾਰੀ ਦੀਵਾਨ ਲਗਦੇ ਹਨ ਢਾਡੀ ਸਿੰਘ ਯੋਧਿਆਂ ਦੀਆਂ ਵਾਰਾਂ ਗਾਉਂਦੇ ਹਨ, ਇਸ ਮੌਕੇ ਤੇ ਨੇਤਾ ਵੀ ਆਪਣੀਆਂ ਰਾਜਨੀਤਕ ਕਾਨਫ਼ਰੰਸਾਂ ਕਰਦੇ ਹਨ ਭਾਸ਼ਣ ਦਿੰਦੇ ਹਨ, ਅੱਜ-ਕੱਲ੍ਹ ਦੇ ਮੇਲੇ ਤਿਉਹਾਰ ਤਾਂ ਸਿਆਸਤ ਦੀ ਭੇਟ ਚੜ੍ਹੇ ਹੋਏ ਹਨ ਬਿਕਰਮੀ ਸੰਮਤ ਦੀ ਸ਼ੁਰੂਆਤ ਇਸ ਦਿਨ ਦੀ ਖ਼ਾਸ ਤੇ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਦਿਨ ਬਿਕਰਮੀ ਸੰਮਤ ਬਰ ਹੁੰਦਾ ਹੈ ਖ਼ਾਲਸਾ ਸੰਮਤ ਵਿਚ ਇਸ ਨੂੰ ਸਾਲ ਦਾ ਪਹਿਲਾ ਮਹੀਨਾ ਗਿਣਿਆ ਗਿਆ ਹੈ, ਇਸ ਦੇ ਨਾਲ ਗਰਮੀ ਦੀ ਰੁੱਤ ਅਰੰਭ ਹੋ ਜਾਂਦੀ ਹੈ ਸਿੱਟਾ ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਵਿਸਾਖੀ ਦਾ ਮੇਲਾ ਹਰ ਪੱਖ ਤੇ ਮਹੱਤਵਪੂਰਨ ਹੈ ਇਸ ਦੀ ਮਹਾਨਤਾ ਨੂੰ ਕਾਇਮ ਰੱਖਣ ਲਈ ਸਾਨੂੰ ਸ਼ਰਧਾ-ਪੂਰਵਕ ਇਸ ਦਿਨ ਨੂੰ ਮਨਾਉਣਾ ਚਾਹੀਦਾ ਹੈ ਜਾਣ ਪਹਿਚਾਣ ਪੰਜਾਬ ਮੇਲਿਆਂ ਦਾ ਦੇਸ਼ ਹੈ ਉਂਝ ਤਾਂ ਪੰਜਾਬ ਵਿਚ ਬਹੁਤ ਸਾਰੇ ਤਿਉਹਾਰ ਮੇਲੇ ਮਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿਚੋਂ ਇਕ ਹੈ ਇਹ ਤੇਰਾਂ ਅਪ੍ਰੈਲ ਨੂੰ ਵਿਸਾ ਹੈਲੋ, ਹੋਰ ਸੋਨੂੰ ਭਾਅ। ਵਧੀਆ ਵਧੀਆ ਜਨਾਬ, ਤੁਸੀਂ ਸੁਣਾਉ? ਹਾਂ ਖੀਰੇ ਕਿੱਥੋਂ ਲੈ ਕੇ ਆਇਆ ਹਾਂ ਬੜੇ ਸਵਾਦ ਹੀ ਯਾਰ ਤੁਹਾਡੇ ਘਰ ਗਿਆਂ ਹੀ ਕੱਟੇ ਹੀ ਤੁਸੀਂ ਖਰੇ। ਖੀਰੇ ਖੀਰੇ ਯਾਰ ਕੱਲ੍ਹ ਗਏ ਹਾਂ ਰਾਤ ਧਾਲੀਵਾਲ ਗਏ ਹਾਂ।

ਅੱਛਾ।

ਤਾਜੇ ਹੀ ਖੀਰੇ ਤੇ ਮੈਂ ਲੈ ਆਇਆ ਫਿਰ। ਠੀਕ ਆ। ਫ਼ੇ ਚਾਲੀਆਂ ਦੇ ਚਾਲੀਆਂ ਦੇ ਪੰਜ ਕਿਲੋ ਦਿੱਤੇ ਅੱਠ ਰੁਪਈਏ। ਹੁਣ ਥੋੜਾ ਕ ਚਿਰ ਹੀ ਇਹਨਾਂ ਦਾ ਸੀਜ਼ਨ ਹੁੰਦਾ ਹਨਾਂ। ਖਾਣੇ ਚਾਹੀਦੇ ਖੀਰੇ ਪਤਾ ਕੀ ਹੈ ਗਰਮੀ ਦੇ ਵਿੱਚ ਅਸੀਂ ਚਾਹ ਚੂਹ ਵੀ ਜਿਆਦਾ ਪੀਂਦੇ ਨਾ ਤੇ ਪਾਣੀ ਪੁਣੀ ਹਮ ਕਈ ਵਾਰੀ ਘੱਟ ਪੀਂਦੇ ਤੇ ਜਿਹੜਾ ਦੁਆਨਾ ਤੇ ਖੀਰਾ ਹੈ ਨਾ ਇਹ ਸਾਡੇ ਸਰੀਰ ਦਾ ਪਾਣੀ ਪੂਰਾ ਕਰਦਾ ਹੈ। ਹਮ ਹੋਰ ਗੋਲਡੀ ਪਾ ਤੂੰ ਕਿੱਥੇ ਹੁੰਦਾ ਹੈ? ਬਸ ਇੱਥੇ ਹੀ ਹੈ ਤੁਹਾਡੇ ਕੋਲ ਹੀ ਹੈ ਮੈਂ ਵੀ ਲਾਈਨ ਤੇ ਹੀ ਹੈ ਮੈਂ ਵੀ ਨਾਲ ਹੀ। ਅੱਛਾ।

ਮੈਂ ਕਿਹਾ ਇਹ ਕਦੀ ਸਿਰਾਹਣਿਆਂ ਦੀ ਗੱਲ ਛੇੜ ਲੈਂਦਾ ਕਦੀ ਖੀਰਿਆਂ ਦੀ ਇਹ ਰਹਿੰਦਾ ਹੀ ਤੁਹਾਡੇ ਘਰ ਹੈ।

ਮੈਂ ਇਹਨਾਂ ਦਾ ਪੱਕਾ ਮੇਰਾ ਹੈ ਇਹਨਾਂ ਦੇ ਘਰ।

ਕੋਈ ਨੀ ਚੱਲ ਖਾ ਪੀ ਜਾਣਾ ਇੱਥੋਂ ਹੋਰ ਕੀ ਲੈ ਜਾਣਾ।

ਪਰ ਇਹਨੇ ਹੁਣ ਹੱਟਣਾ ਵੀ ਨਹੀਂ ਕੀ ਕਰੀਏ ਨਾ ਕਹੀਏ ਤੇ।

ਚਾਹ ਅੱਛਾ ਚੱਲ ਠੀਕ ਹੈ ਮੈਂ ਉਹਨਾਂ ਨੂੰ ਕਹਿਣਾ ਕੀ ਗੈਸ ਮੁੱਕ ਗਿਆ ਕਹਿਦੇ।

ਮੈਂ ਮੰਮੀ ਨੂੰ ਫੋਨ ਕਰਦਾ ਮੈਂ ਕਹਿਣਾ ਤੈਨੂੰ ਕੋਈ ਚਾਹ ਦਾ ਸਮਾਨ ਦਉਗਾ ਤੇ ਕਹੀ ਗੈਸ ਮੁੱਕ ਗਿਆ। ਆਹੋ ਆਹੋ ਹੋਰ ਨਹੀਂ ਤੇ ਉਹਨਾਂ ਕੇਲ ਨਾ ਬਣਵਾ ਲਿਆਇਏ ਆਹ ਤੁਹਾਡੇ ਲਾਗੇ ਜਿਹੜਾ ਕੀ ਹੈ ਯਾਰ ਕਰਮਾ ਕਰਮੇ ਦਾ ਮੁੰਡਾ ਕੀ ਨਾਂ ਹੈ ਉਹਦਾ ਯਾਰ। ਉਹ ਬਸ ਕਰ ਜੇ ਨਹੁੰਆਂ ਦੇ ਮੈਲ ਉਹਨਾਂ ਦਿਆਂ ਤੇ।

ਉਹ ਸੋਹਣਾ ਸੁਨੱਖਾ ਬੜਾ ਤੇ।

ਸੋਨੂੰ ਪਾ ਇਹਨੇ ਨਹੀਂ ਨਾ ਕਦੇ ਵੇਖਿਆ ਤੂੰ। ਉਹ ਨਹਾਤਿਆਂ ਨੂੰ ਕਹਿੰਦੇ ਬੜਾ ਚਿਰ ਹੋ ਗਿਆ ਕਹਿੰਦੇ।

ਉਹ ਨਹੀਂ ਯਾਰ ਉਹ ਤੇ ਮੈਂ ਬੜਾ ਉਹ ਬੜਾ ਮੈਂ ਵੇਖਦਾ ਹੁੰਦਾ ਵੀਡੀਉ ਇੰਸ਼ਟਾ ਤੇ ਉਹਦੀਆਂ ਬੜਾ ਸੋਹਣਾ ਸੁਨੱਖਾ ਗੱਡੀ ਗੁੱਡੀ ਚਲਾਉਂਦਾ ਕਈ ਵਾਰੀ। ਬੱਲੇ ਬੱਲੇ ਬੱਲੇ ਬੱਲੇ ਉਹ ਤੇ ਸੋਹਣਾ ਜਿਆਦਾ ਹੀ ਹੈ ਤੇ ਫਿਰ। ਇੱਕ ਵਾਰੀ ਜਦੋਂ ਜੰਮਿਆ ਹੀ ਉਦੋਂ ਨਾਹ ਲਿਆ ਹੀ ਘਰਦਿਆਂ ਨੇ ਨਵਾਤਾ ਹੀ ਹੁਣ ਜਦੋਂ ਵਿਆਹ ਵਾ ਉਦੋਂ ਹੀ ਨਹਾਉਣਾ ਹੈ। ਨਹੀਂ ਤੇ ਉਹ ਸਮੇਲ ਜਿਹੀ ਤਾਂ ਹੀ ਆਉਂਦੀ ਲਾਗੋਂ। ਉਹਨੂੰ ਕਹਿੰਦੇ ਦਹੀਂ ਦ੍ਰਿਸ਼ ਹੋਣਾ ਇਹਨੂੰ। ਨਹੀਂ ਉਹ ਜਿਹੜੀ ਆਉਂਦੀ ਸੁਗੰਧ ਆਉਂਦੀ ਤੇ ਉਹ ਕਾਹਦੀ ਆਉਂਦੀ ਇਹਦੇ ਲਾਗੋਂ। ਮੂੰਹ ਮਲਦੇ ਹੀ ਅਕਸਰ।

ਨਾਲੇ ਉਹ ਤੇ ਉਹ ਤੇ ਗੁਰੂਆ ਬੁੱਗੇ ਬਾਗੇ ਬੜੇ ਲਿਸਕਾਏ ਹੁੰਦੇ ਉਹਨਾਂ ਨੇ ਸਾਮਾਂ ਜਿਹੀਆਂ ਨੂੰ। ਉਹ ਤੇ ਉਦੋਂ ਹੀ ਮਾੜਾ ਮੋਟਾ ਰਾਤ ਨੂੰ ਗਿਲਾ ਕਰਕੇ ਮੂੰਹ ਤੋਲੀਏ ਨਾਲ ਰਗੜ ਲੈਂਦੇ ਹੈ।

ਇਹ ਸੋਨੂੰ ਇਹ ਸੋਨੂੰ ਪਾ ਜਾਣ ਕੇ ਹੀ ਪੁੱਛਣ ਦਿਆ ਹੀ ਹੋ ਇਹਨੂੰ ਸਾਰਾ ਪਤਾ ਵਾ। ਕੱਪੜੇ ਵੇਖੀ ਇਹਨੇ ਪਾਈ ਇੱਕ ਦਿਨ ਟੀ ਸਰਟ ਇਹਦੀ ਆਕੜ ਗਈ ਹੀ ਟੀ ਸਰਟ ਇੰਨੀ ਗੰਦੀ ਹੀ।

ਨਹੀਂ ਇਹਨੂੰ ਪਤਾ ਤਾਂ ਹੈ ਸਾਰਾ ਉਹਦਾ ਤੇ ਇਹਨੇ ਕਿਦਾਂ ਲੀੜੇ ਪਾ ਲਏ ਉਹਦੇ। ਗਿਲੇ ਕਰਕੇ ਤੇ ਕੱਪੜੇ ਲਾਉਣੇ ਪੈਂਦੇ ਇਹਨਾਂ ਦੇ। ਜਦੋਂ ਆਂਦਾ ਹੀ ਮੈਂ ਫੰਕਸ਼ ਉਹ ਪ੍ਰੋਗਰਾਮ ਤੇ ਜਾਣਾ ਰਾਤ।

ਕਿੱਥੇ ਗਏ ਹੀ ਭਲਾ ਯਾਰ ਇਹ ਨਸ਼ਹਿਰੇ ਨਸ਼ਹਿਰੇ ਤੇ ਨਸ਼ਹਿਰੇ ਦੇ ਨਾਲ ਹੀ ਕੀ ਨਾਂ ਏ ਪਿੰਡ ਦਾ ਯਾਰ ਜੱਦੀਪੁਰਾ।

ਜਿੱਥੇ ਗਏ ਛੱਡਣ ਗਏ ਸਾਨੂੰ ਰਾਤ ਮੈਨੂੰ ਤੇ ਚੱਲ ਪਤਾ ਨਹੀਂ ਗੱਡੀ ਤੇ ਗਏ ਹਾਂ। ਇਹ ਕਹਿੰਦਾ ਹੀ ਇਹਨੂੰ ਘਰੋਂ ਕੱਢਤਾ ਹੀ ਉਹਨਾਂ ਕਹਿੰਦੇ ਕੀ ਮੁਸਕ ਬੜੀ ਆਉਂਦੀ ਹੈ।

ਇਦਾਂ ਇਹਦੇ ਮਾਂ ਪਿਉ ਕਹਿੰਦੇ ਇਹਨੂੰ ਪਿੰਡੋਂ ਬਾਹਰ ਕੱਢ ਆਉ ਤੇ ਅਸੀਂ ਉੱਥੇ ਛੱਡ ਆਏ ਹੀ ਰਾਤ ਇਹ ਸਾਲਾ ਫਿਰ ਇੱਥੇ ਹੀ ਫਿਰੇ। ਉਹ ਉਹਨਾਂ ਦੀ ਜਿੱਦਾ ਬੂਟੇ ਦੀ ਭਾਜੀ ਬੂਟੇ ਦੀ ਜੈਲੀ ਵਾਂਗੂ ਹਿਸਾਬ ਹੈ। ਉਹੀ ਤੇ ਇਹਨੂੰ ਨਹੀਂ ਨਾ ਕਹਿੰਦੇ ਬੋਰੀ ਚ ਪਾ ਕੇ ਸੁੱਟ ਕੇ ਆਉਣਾ ਪੈਣਾ ਹੈ। ਤੇ ਸੋਨੂੰ ਪਾ ਤੁਸੀਂ ਗਏ ਹੀ ਉਦੋਂ ਛੱਡਣ ਤੇ ਫਿਰ ਤੁਹਾਨੂੰ ਨਹੀਂ ਆਈ ਸਮੇਲ ਸਮੁਲ। ਯਾਰ ਸਾਨੂੰ ਕਾਹਦੀ ਸਮੇਲ ਆਈ ਅਸੀਂ ਪਾਉਡਰ ਨਾਲ ਹੀ ਰੱਖਿਆ ਹੀ। ਇਹ ਮੋਟਰਸਾਇਕਲ ਚਲਾਉਣ ਦਿਆ ਹੀ ਤੇ ਇਹਨੂੰ ਸਭ ਤੋਂ ਪਿੱਛੇ ਬਿਠਾ ਕੇ ਤੇ ਮੈਂ ਥੱਲੋਂ ਦੀ ਬਾਂਹ ਪਾ ਕੇ ਪਾਉਡਰ ਇਦਾਂ ਪੁਸ ਪੁਸ ਕਰਕੇ ਪਾਉਡਰ ਪਾਈ ਜਾਂਦਾ ਹੀ ਨਾਲ ਹੀ ਨਾਲ।

ਇਹਨੂੰ ਨਹੀਂ ਪਤਾ ਲੱਗਾ ਮਨਿਦਰ ਪਾ ਨੂੰ।

ਨਹੀਂ ਮੇਰਾ ਦਿਮਾਗ ਦਾ ਕੀੜਾ ਮਰਿਆ ਮੈਨੂੰ ਨਹੀਂ ਸਾਬ ਲੱਗਦਾ।

ਹਮ ਤੇ ਗਿਆ ਕਿਹੜੇ ਕੰਮ ਹੀ ਉਹ?

ਆਹੋ ਇਹਨੂੰ ਪਤਾ ਸਾਰਾ ਵਾ ਜਾਣ ਕੇ ਤੇਰੇ ਕੋਲੇ ਸਵਾਦ ਲੈਂਦਾ ਗੱਲਾਂ .

ਸਰਦਾਈ ਚੰਗੀ ਹੁੰਦੀ ਹੈ ਉਹ ਆਂਦੇ ਪੀਣੀ ਚਾਹੀਦੀ। ਤਾਂ ਹੀ ਤੇ ਉਹ ਨਹਾਉਂਦੇ ਨਹੀਂ ਪੀ ਕੇ ਠੰਡ ਲੱਗਦੀ ਹੈ ਠੰਡੀ ਹੁੰਦੀ ਹੈ। ਆਹੋ ਆਹੇ ਇਹੋ ਗੱਲ ਹੈ।

ਉਹ ਇਹਦੇ ਨਾਲ ਸਰੀਰ ਠੰਡਾ ਰਹਿੰਦਾ ਵਾ। ਉਹ ਆਂਦਾ ਨਹਾਉਂਦਾ ਨਹੀਂ ਠੰਡ ਨਹੀਂ ਉਹ ਗਰਮੀ ਨਹੀਂ ਲੱਗਦੀ। ਵੀ ਲਾ ਲੈ ਸਾਬ ਤੂੰ ਇਹਨਾਂ ਨੂੰ ਕਦੀ ਵੇਖਿਆ ਨਲਕੇ ਥੱਲੇ ਹੋਇਆਂ ਨਹਾਉਂਦਾ ਹਾਂ ਵੇਖਿਆ ਅੱਜ ਤੱਕ ਨਹਾਉਂਦੇ ਤੇ ਦੱਸ ਦੇ ਮੈਨੂੰ ਕੁੱਝ। ਆਹੋ ਉਹ ਤਾਂ ਮੂੰਹ ਮਾਹ ਤੇ ਬੜਾ ਲਿਸਕਾਉਂਦਾ ਹੈ ਯਾਰ ਉਹ।

ਉਹ ਤੇ ਪਤਾ ਹੀ ਤੈਨੂੰ ਯਾਰ ਮਨਿੰਦਰ ਪਾ ਪਤਾ ਤੇ ਹੈ ਹੀ ਹੈ ਕਿੰਨਾ ਕ ਨਹਾਉਂਦੇ ਉਹ ਵੀ।

ਮੈਂ ਜਾਨ ਕੇ ਸੋਨੂੰ ਪਾ ਦੀ ਗੱਲਾਂ ਸੁਨਣ ਦਿਆ ਆਂ ਕੀ ਤੈਨੂੰ ਪਤਾ ਗੱਲ ਬੜੀ ਬਣਾਉਂਦਾ ਹੈ।

ਚੱਲੋ ਹੋਰ ਕਿਦਾਂ ਫਿਰ ਨਵੀਂ ਤਾਜੀ ਸੁਣਾਉ ਪਿੰਡ ਦੀ।

ਉਹ ਆਹ ਦੇ ਵਿੱਚ ਜਿਹੜੇ ਬੰਦੇ ਬੁੰਦੇ ਖਲੋਦੇਂ ਹੀ ਗੇ ਸਹਿਰ ਦੇ ਕਦੀ ਉਹ ਮੋੜ ਤੇ ਖਲੋਦੇਂ ਹੈ ਰਾਤ ਆ ਕੇ ਤੇ ਇਹ ਗੱਲ ਸੱਚੀ ਹੈ ਕਿ ਐਂਵੇ ਹੀ ਮਾਰਦੇ ਹੈ।

ਸੋਨੂੰ ਪਾ ਸੱਚੀ ਹੈ ਗੱਲ ਆਂਦੇ। ਨਹੀਂ ਆਏ ਹੀ ਬੰਦੇ ਚਾਰ ਪੰਜ ਦਿਨ ਪਹਿਲੇ ਵੀ ਕਹਿਣ ਦੇ ਹੀ ਤੇ ਕਹਿੰਦੇ ਬੰਦੇ ਖਲੋਤੇ ਹੈ ਆ ਕੇ ਪਿੰਡ ਬਾਹਰਲੇ ਬੰਦੇ। ਹਾਂ ਹਾਂ ਮੈਂ ਸੁਣਿਆ ਹੀ ਤੇ ਸਾਡੀ ਸਪਨਾ ਨੇ ਵੀ ਵੇਖਿਆ ਹੀ।

ਆਹੋ ਤੇ ਖਲੋਤੇ ਹੀ ਉਹਨਾਂ ਦੇ ਬੂਹੇ ਗਾੜੀ ਦੋ ਜਾਣੇ ਬੜੇ ਜਵਾਨ ਬੰਦੇ।

ਉਹ ਤੈਨੂੰ ਪਤਾ ਰਾਤ ਇੱਕ ਵਜੇ ਕਿਹਨੇ ਕੁਰਸੀਆਂ ਫੜਾਉਣ ਆਉਣਾ।

ਇਹ ਇਹ ਪਾਜੀ ਬਾਹਵਾ ਹਨੇਰੇ ਦੀ ਗੱਲ ਹੈ ਕਿ।

ਦੋ ਢਾਈ ਵਜੇ ਦੀ ਆਂਦੇ। ਪਤਾ ਨਹੀਂ ਯਾਰ ਮੈਨੂੰ ਤੇ ਬਾਰਾਂਹ ਵਜੇ ਉਹੀ ਜਿੰਨੇ ਮੂੰਹ ਉੰਨੀਆਂ ਗੱਲਾਂ ਤੈਨੂੰ ਪਤਾ। ਆਹੋ ਸਾਨੂੰ ਵੀ ਨਿਆਣੀ ਦਾ। ਘੱਲੇ ਹੁਣ ਕੋਈ ਗੱਲ ਬਾਤ ਹੋ ਜਾਂਦੀ ਹੈ ਹਨਾਂ। ਇਹ ਆਖਦੇ ਬੰਦੇ ਪੈ ਗਏ ਜੇ ਪੈਣਾ ਹੁੰਦਾ ਤੇ ਪੈਂਦੇ ਨਾ ਕਿਸੇ ਨੂੰ। ਆਹੇ ਜਾ ਕਿਸੇ ਦੀ ਲੁੱਟ ਖੋਹ ਨਾ ਕਰਦੇ ਆਪਣੋ ਪਿੰਡ ਉਹਨਾਂ ਨੂੰ ਥਾਂ ਲੱਭ ਗਈ ਖਲੋਣ ਨੂੰ ਬਾਹਰ। ਹਾਂ ਇਹ ਲੁੱਟ ਖੋਹ ਨਾ ਕਰਦੇ।

ਆਹੋ ਪਹਿਲਾਂ ਕਾਲੇ ਕੱਸਿਆਂ ਆਲੇ ਪੈਂਦੇ ਹੁੰਦੇ ਹੀ ਤੇ ਉਹ ਸੱਚੀ ਆਉਂਦੇ ਹੁੰਦੇ ਹੀ।

ਆਹੋ ਉਹੀ ਹਿਸਾਬ ਕਿਤਾਬ ਬਨਣ ਦਿਆ ਆਪਣਾ ਵੇਖੀ ਥੋੜੇ ਚਿਰ ਨੂੰ। ਕੱਲ੍ਹ ਚੱਲੇ ਪਿੰਡ। ਚੱਲ ਚੰਗਾ ਮੈਂ ਤੈਨੂੰ ਕਰਦਾ ਡੰਗਰਾਂ ਨੂੰ ਮਾੜਾ ਜਿਹਾ ਪਾਣੀ ਡਾਲਾਂ। ਚੰਗਾ ਭਾਜੀ ਚੰਗਾ ok

ਮੇਰਾ ਨਾਮ ਜਸਵਿੰਦਰ ਸਿੰਘ, ਪਿੰਡ ਕੁੰਬੜਾ, ਅੱਜ ਆਪਾਂ ਤੁਹਾਨੂੰ ਦੇਸ਼ ਪਿਆਰ ਬਾਰੇ ਦੱਸਾਂਗੇ, ਦੇਸ਼ ਪਿਆਰ ਦਾ ਅਰਥ- ਦੇਸ਼ ਪਿਆਰ ਦਾ ਅਰਥ ਹੈ- ਆਪਣੇ ਦੇਸ਼ ਦੇ ਲੋਕਾਂ

ਦੇਸ਼ ਦੀਆਂ ਲੋੜਾਂ ਵੱਲ ਧਿਆਨ ਦੇਣਾ ਅਤੇ ਲੋੜ ਪੈਣ ਉੱਤੇ ਦੇਸ਼ ਉੱਤੇ ਆਪਣਾ ਤਨ, ਮਨ, ਧਨ ਕੁਰਬਾਨ ਕਰ ਦੇਣਾ । ਦੇਸ਼-ਪਿਆਰ ਦੇ ਰੰਗ ਵਿਚ ਰੰਗਿਆ ਹੋਇਆ ਵਿਅਕਤੀ ਦੇਸ਼ ਦੀ ਮਿੱਟੀ ਦੇ

ਕੁਦਰਤੀ ਜਜ਼ਬਾ-ਆਪਣੀ ਮਾਤ-ਭੂਮੀ ਜਾਂ ਆਪਣੇ ਦੇਸ਼ ਨਾਲ ਪਿਆਰ ਦਾ ਜਜ਼ਬਾ ਕੇਵਲ ਮਨੁੱਖਾਂ ਵਿਚ ਹੀ ਨਹੀਂ, ਸਗੋਂ ਜੀਵ-ਜੰਤੂਆਂ ਵਿਚ ਵੀ ਹੈ । ਜਿੱਥੇ ਕੋਈ ਜੀਵ-ਜੰਤੂ ਰਹਿੰਦਾ ਹੈ, ਜਿੱਥੋਂ ਦੇ ਆਲੇ-ਦੁਆਲੇ ਵਿਚ ਉਹ ਭੋਜਨ ਖਾਂਦਾ ਤੇ ਪਾਣੀ ਪੀਂਦਾ ਹੈ ਤੇ ਜਿੱਥੇ ਉਹ ਘਰ ਬਣਾ ਕੇ ਰਹਿੰਦਾ ਹੈ, ਉਸ ਜਗਾ ਨਾਲ ਉਸ ਦਾ ਕੁਦਰਤੀ ਤੌਰ ਕੁਦਰਤੀ ਜਜ਼ਬਾ-ਆਪਣੀ ਮਾਤ-ਭੂਮੀ ਜਾਂ ਆਪਣੇ ਦੇਸ਼ ਨਾਲ ਪਿਆਰ ਦਾ ਜਜ਼ਬਾ ਕੇਵਲ ਮਨੁੱਖਾਂ ਵਿਚ ਹੀ ਨਹੀਂ, ਸਗੋਂ ਜੀਵ-ਜੰਤੂਆਂ ਵਿਚ ਵੀ ਹੈ। ਜਿਵੇਂ ਕੋਈ ਜੀਵ-ਜੰਤੂ ਰਹਿੰਦਾ ਹੈ, ਜਿੱਥੋਂ ਦੇ ਆਲੇ-ਦੁਆਲੇ ਵਿਚ ਉਹ ਭੋਜਨ ਖਾਂਦਾ ਤੇ ਪਾਣੀ ਪੀਂਦਾ ਹੈ ਤੇ ਜਿੱਥੇ ਉਹ ਘਰ ਬਣਾ ਕੇ ਰਹਿੰਦਾ ਹੈ, ਉਸ ਜਗਾ ਨਾਲ ਉਸ ਦਾ ਕੁਦਰਤੀ ਤੌਰ ਤੇ ਪਿਆਰ ਹੁੰਦਾ ਹੈ । ਪਸ਼ੂ-ਪੰਛੀ ਆਪਣੇ ਭੋਜਨ ਦੀ ਭਾਲ ਵਿਚ ਆਪਣੇ ਘਰਾਂ ਤੋਂ ਬਹੁਤ ਦੂਰ ਨਿਕਲ ਜਾਂਦੇ ਹਨ, ਪਰ ਸ਼ਾਮੀਂ ਉਹ ਘਰ ਵਿਚ ਆ ਕੇ ਸਾਹ ਲੈਂਦੇ ਹਨ । ਇਸੇ ਪ੍ਰਕਾਰ ਹੀ ਮਾਤ-ਭੂਮੀ ਨੂੰ ਪਿਆਰ ਕਰਨ ਦਾ ਜਜ਼ਬਾ ਹਰ ਵਿਅਕਤੀ ਵਿਚ ਕੁਦਰਤੀ ਹੀ ਹੁੰਦਾ ਹੈ । ਜਿਸ ਦੇਸ਼ ਦੀ ਮਿੱਟੀ ਤੋਂ ਅਸੀਂ ਪੈਦਾ ਹੋਏ ਹਾਂ, ਜਿਸ ਦਾ ਦੁੱਧ ਪੀ-ਪੀ ਕੇ ਅਤੇ ਅੰਨ ਖਾ-ਖਾ ਕੇ ਪਲੇ ਹਾਂ, ਉਸ ਨੂੰ ਅਸੀਂ ਸੁਭਾਵਕ ਹੀ ਪਿਆਰ ਕਰਦੇ ਹਾਂ । ਜਿਸ ਇਨਸਾਨ ਵਿਚ ਦੇਸ਼-ਪਿਆਰ ਦਾ ਜਜ਼ਬਾ ਨਹੀਂ, ਉਹ ਗੱਦਾਰ, ਅਣਖਹੀਏ ਅਤੇ ਮੁਰ ਮੁਰਦਾ ਹੈ।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 ਜੇਕਰ ਸਾਡਾ ਦੇਸ ਕਿਸੇ ਸੰਕਟ ਵਿਚ ਹੈ, ਤਾਂ ਅਸੀਂ ਪਹਿਲਾਂ ਸੰਕਟ ਵਿਚ ਹੁੰਦੇ ਹਾਂ । ਸਾਡਾ ਦੁੱਖ-ਸੁੱਖ, ਖ਼ੁਸ਼ੀ, ਗ਼ਮੀ ਸਭ ਕੁੱਝ ਦੇਸ ਨਾਲ ਹੀ ਬੱਝਾ ਪਿਆ ਹੈ । ਇਸ ਲਈ ਹਰ ਦੇਸ਼-ਵਾਸੀ ਲਈ ਦੇਸ਼-ਪਿਆਰ ਵਿਚ ਇਕ ਜ਼ਰੂਰੀ ਚੀਜ਼ ਹੈ । ਦੇਸ਼ ਨੂੰ ਪਿਆਰ ਕਰਨਾ ਮਨੁੱਖ ਦਾ ਨਿੱਜੀ ਕਰਤੱਵ ਹੈ ਅਤੇ ਇਸ ਵਿਚ ਉਸ ਦਾ ਤੇ ਉਸ ਦੇ ਪਰਿਵਾਰ ਦਾ ਭਲਾ ਤੇ ਉਸ ਦੀ ਸੰਪਤੀ ਦਾ ਬਚਾ ਹੈ।

ਇਹ ਗੁਲਾਮੀ ਰਾਜਨੀਤਿਕ ਵੀ ਹੋ ਸਕਦੀ ਹੈ ਅਤੇ ਆਰਥਿਕ ਵੀ ਹੋ ਸਕਦੀ ਹੈ । ਪਰ ਦੇਸ਼-ਭਗਤ ਇਸ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ ਘੋਲ ਕਰਦੇ ਹਨ, ਕੈਦਾਂ ਕੱਟਦੇ ਹਨ ਤੇ ਫਾਂਸੀਆਂ ਦੇ ਰੱਸੇ ਚੁੰਮਦੇ ਹਨ । ਦੇਸ਼-ਪਿਆਰ ਦੇ ਜ਼ਜਬੇ ਨੇ ਹੀ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਸੀ ਤੇ ਸੈਂਕੜੇ ਹਿੰਦੀਆਂ ਨੇ ਹੱਸ-ਹੱਸ ਕੇ ਸਾਮਰਾਜੀਆਂ ਦੀਆਂ ਕੈਦਾਂ ਭਗਤੀਆਂ, ਫ਼ਾਸੀਆਂ ਛੁੱਟੀਆਂ ਤੇ ਦੁੱਖ ਸਹਾਰੇ । ਦੇਸ਼- ਭਗਤੀ ਦੀ ਭਾਵਨਾ ਤੋਂ ਬਿਨਾ ਕੋਈ ਕੰਮ ਆਪਣੇ ਦੇਸ ਦੀ ਕਿਸੇ ਕਾਰ ਦੀ ਉੱਨਤੀ ਨਹੀਂ ਕਰ ਸਕਦੀ। ਭਾਰਤ ਦਾ ਦੇਸ਼-ਭਗਤਾਂ ਦੇ ਕਾਰਨਾਮਿਆਂ ਨਾਲ ਭਰਪੂਰ ਇਤਿਹਾਸ- ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ । ਜਦੋਂ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਫ਼ੌਜ ਕੀਤੀ ਗਈ ਲੁੱਟ-ਖਸੁੱਟ ਤੇ ਇਸਤਰੀਆਂ ਦੀ ਬੇ-ਪਤੀ ਦੇ ਵਿਰੁੱਧ ਕਰੜੀ ਅਵਾਜ਼ ਉਠਾਈ । ਇਸ ਦੇ ਵਿਰੂਮ? ਰੱਬ ਕੋਲ ਰੋਸ ਪ੍ਰਗਟ ਕੀਤਾ ਤੇ ਕਿਹਾ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਨੇ ਦੇਸ਼-ਪਿਆਰ ਦੇ ਜਜ਼ਬੇ ਅਧੀਨ ਭਾਰਤੀ ਕੌਮ ਤੇ ਧਰਮ ਦੀ ਰੱਖਿਆ ਲਈ ਹਕੂਮਤ ਜਬਰ ਨੂੰ ਖਿੜੇ ਮੱਥੇ ਸਹਾਰਦੇ ਹੋਏ ਕੁਰਬਾਨੀਆਂ ਦਿੱਤੀਆਂ! ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ, ਜਾਬਰ ਹਕੂਮਤ ਦੇ ਜਬਰ ਤੋਂ ਬਚਾਉਣ ਲਈ ਆਪਣੇ ਮਾਤਾ-ਪਿਤਾ ਦੀ ਕੁਰਬਾਨੀ ਦਿੱਤੀ, ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਕਸ਼ਟ ਸਹੇ ਇਸੇ ਪ੍ਰਕਾਰ ਹੀ ਰਾਣਾ ਪ੍ਰਤਾਪ ਤੇ ਸਿਵਾ ਜੀ ਮਰਹੱਟਾ ਦੇ ਮੁਗ਼ਲ ਸ਼ਾਸਕਾਂ ਵਿਰੁੱਧ ਕੁਰਬਾਨੀਆਂ ਭਰੇ ਘੋਲ ਦੇਸ਼- ਪਿਆਰ ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਹਨ। ਅਠਾਰਾਂ ਸੌ ਸਤਵੰਜ਼ਾ ਦੀ ਅਜ਼ਾਦੀ ਦੀ ਪਹਿਲੀ ਜੰਗ-ਅਠਾਰਾਂ ਸੌ ਸਤਵੰਜ਼ਾ ਵਿੱਚ ਅੰਗਰੇਜ਼ੀ ਸਾਮਰਾਜ ਵਿਰੁੱਧ ਅਜ਼ਾਦੀ ਦੀ ਪਹਿਲੀ ਲਹਿਰਾਂ ਉੱਠੀ, ਜਿਸ ਵਿਚ ਦੇਸ਼ ਦੇ ਫ਼ੌਜੀ ਸਿਪਾਹੀਆਂ ਅਤੇ ਉਨ੍ਹਾਂ ਦੇ ਆਗੂਆਂ ਬਹਾਦਰ ਸ਼ਾਹ ਜ਼ਫ਼ਰ, ਰਾਈ ਝਾਂਸੀ, ਤਾਂਤੀਆਂ ਟੋਪੇ ਤੇ ਨਾਨਾ ਸਾਹਿਬ ਆਦਿ ਨੇ ਦੇਸ਼-ਪਿਆਰ ਦੇ ਰੰਗ ਵਿਚ ਰੰਗ ਹੋ ਕੇ ਸੰਘਰਸ਼ ਕੀਤਾ । ਉਨ੍ਹਾਂ ਦੀਆਂ ਕੁਰਬਾਨੀਆਂ ਨੇ ਇਕ ਵਾਰ ਤਾਂ ਅੰਗਰੇਜ਼ਾਂ ਨੂੰ ਹੱਥਾਂ ਪੈਰਾ ਦੀ ਪਾ ਦਿੱਤੀ। ਦੇਸ਼ ਵਿਚ ਅੰਗਰੇਜ਼ ਦੀ ਗੁਲਾਮੀ ਵਿਰੁੱਧ ਘੋਲ-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

ਕਰਤਾਰ ਸਿੰਘ ਸਰਾਭਾ ਬਾਬਾ ਸੋਹਨ ਸਿੰਘ ਭਕਨਾ ਤੇ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜਿਹੇ ਸਿਰਲੱਥਾਂ ਤੇ ਅਜ਼ਾਦ ਹਿੰਦ ਫ਼ੌਜ ਦੇ ਸੰਭਾਸ਼ ਚੰਦਰ ਬੋਸ ਵਰਗੇ ਮਹਾਨ ਯੋਧਿਆਂ ਨੇ ਦੇਸ਼-ਭਗਤੀ ਦੇ ਜਜ਼ਬੇ ਅਧੀਨ ਦੇਸ਼ ਦੀ ਅਜ਼ਾਦੀ ਦਾ ਅਜਿਹਾ ਬਿਗਲ ਵਜਾਇਆ ਕਿ ਪੰਦਰਾਂ ਅਗਸਤ, ਉੱਨੀ ਸੌ ਸੰਤਾਲੀ ਨੂੰ ਆਪਣਾ ਗੁਲਾਮ ਦੇਸ਼ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਛੁਡਾ ਲਿਆ ।

ਇਨ੍ਹਾਂ ਦੇ ਕੁਰਬਾਨੀਆਂ ਕਰਨ ਕਰਕੇ ਹੀ ਅਸੀ ਅੱਜ ਅਜ਼ਾਦ ਦੇਸ਼ ਵਿਚ ਰਹਿ ਰਹੇ ਹਾਂ। ਅਜ਼ਾਦ ਭਾਰਤ ਵਿਚ ਦੇਸ਼-ਭਗਤੀ-ਅੱਜ ਹਿੰਦੂਸਤਾਨ ਅਜ਼ਾਦ ਹੋ ਚੁੱਕਾ ਹੈ । ਇਸ ਵਿਚ ਲੋਕ-ਰਾਜ ਸਥਾਪਤ ਹੋਇਆ ਹੈ । ਹੁਣ ਭਾਰਤ ਵਿਚ ਲੋਕ-ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਰੱਖਣ ਲਈ, ਜਿੱਥੇ ਦੇਸ਼ ਦੇ ਵੈਰੀ ਚੀਨ ਅਤੇ ਪਾਕਿਸਤਾਨ ਦੇ ਦੰਦ ਭੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ, ਉੱਥੇ ਸਮਾਜਿਕ ਅਤੇ ਆਰਥਿਕ ਉੱਨਤੀ ਕਰਨ ਲਈ ਉੱਦਮ

ਫ਼ਿਰਕਾਪ੍ਰਸਤੀ ਨੂੰ ਖਤਮ ਕਰਨ ਲਈ ਘੋਲ ਅਤੇ ਮਿਹਨਤ ਕਰਨ ਦੀ ਵੀ ਲੋੜ ਹੈ। ਇਹ ਘੋਲ ਕਰਨਾ ਹੀ ਇਕ ਮਹਾਨਤਾ ਦੋਸ਼-ਭਗਤੀ ਹੈ। ਸਾਡੀ ਅਜਾਦੀ ਦਾ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਸਾਨੂੰ ਇਹੋ ਹੀ ਸਬਕ ਦਿੰਦਾ ਹੈ ਕਿ ਸਾਨੂੰ। ਇਸ ਵਿਚੋਂ ਭੁੱਖ-ਨੰਗ ਗਰੀਬੀ ਤੇ ਭ੍ਰਿਸਟਾਚਾਰ ਵਰਗੀਆਂ ਲਾਹਨਤਾ ਦਾ ਖ਼ਾਤਮਾ ਕਰਨ ਲਈ ਅਜਿਹਾ ਹੀ ਘੋਲ ਕਰਨਾ